ਇਸ ਤਸਵੀਰ ਦੇ ਵਿੱਚ ਇੱਕ ਲੜਕਾ ਦਿਖਾਈ ਦੇ ਰਹਾ ਹੈ।

ਆਦਮੀ ਕਾਲੇ ਰੰਗ ਦਿਆਂ ਕੁਰਸੀਆਂ ਓੱਤੇ ਬੈਠਾ ਦਿਖਾਈ ਦੇ ਰਿਹਾ ਹੈ ਤੇ ਬਾਹਰ ਇੱਕ ਮੋਟਰਸਾਈਕਲ ਤੇ ਗੱਡੀ ਵੀ ਦਿਖਾਈ ਦੇ ਰਹੀ ਹੈ।

ਤੇ ਇਹ ਇੱਕ ਬੈਂਕ ਹੈ ਇਸ ਦਾ ਬੋਰਡ ਵੀ ਉੱਪਰ ਲਿਖਿਆ ਹੋਇਆ ਹੈ ਜੁਕੋ ਬੈਂਕ ।

ਤੇ ਇੱਕ ਛੋਟਾ ਜਿਹਾ ਰਾਸਤਾ ਵੀ ਹੈ ਜਿਸ ਵਿੱਚੋਂ ਦੋ ਤਿੰਨ ਜਣੇ --

ਇੱਕ ਦੁਕਾਨ ਲੱਗੀ ਹੋਈ ਹੈ ਜਿਸ ਵਿੱਚ ਕਾਫੀ ਸਾਰੀਆਂ ਚੀਜਾਂ ਪਈਆਂ ਹੋਈਆਂ ਹਨ ਸਾਈਡ ਤੇ ਕੱਪ --

ਛੋਟੀ ਜਿਹੀ ਅਲਮਾਰੀ ਦੇ ਵਿੱਚ ਕਾਫੀ ਸਾਰੀਆਂ ਐਨਕਾਂ ਦੇ ਫਰੇਮ ਪਏ ਹੋਏ ਹਨ।

ਇੱਕ ਵੱਡੀ ਸਾਰੀ ਗੱਡੀ ਨੂੰ ਠੀਕ ਕਰ ਰਿਹਾ ਹੈ।

ਇਸ ਤਸਵੀਰ ਦੇ ਵਿੱਚ ਦੋ ਤਿੰਨ ਦੁਕਾਨਾਂ ਦਿਖ ਰਹੀਆਂ ਹਨ।

ਦੀਵਾਰ ਦੇ ਉੱਤੇ ਕੁਝ ਕਾਗਜ਼ ਵਾਲੇ ਪੇਪਰ ਲੱਗੇ ਹੋਏ ਹਨ।

ਟਾਇਰ ਵੀ ਪਏ ਹੋਏ ਹਨ ਲੱਕੜ ਦਾ ਮੇਜ ਵੀ ਪਿਆ ਹੋਇਆ ਹੈ।

ਤੇ ਦੂਸਰੀ ਦੁਕਾਨ ਬਿਜਲੀ ਦੇ ਸਮਾਨ ਦੀ ਹੈ ਜਿਸ ਦੇ ਬਾਹਰ ਰੰਗ ਬਿਰੰਗੇ ਬਲਬ ਲੱਗੇ ਹੋਏ ਹਨ।

ਤੇ ਸਾਈਡਾਂ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਪਈਆਂ ਹੋਈਆਂ ਹਨ ਤੇ--

ਖਾਣ ਪੀਣ ਦਾ ਤੇ ਹੋਰ ਵੀ ਸਮਾਨ ਲੱਗੇਯਾ ਹੋਇਆ ਹੈ ਇੱਕ ਟੇਬਲ ਹੈ।

ਇਸ ਤਸਵੀਰ ਵਿੱਚ ਦੋ ਆਦਮੀ ਖੜੇ ਹਨ।